ਇੱਸ ਫ਼ੋਟੋ ਵਿੱਚ ਪੀਲੇ ਸੰਤਰੀ ਅਤੇ ਕਰੀਮ ਰੰਗ ਦੀ ਇੱਕ ਟੈਂਟ ਦੀ ਚਾਂਦਨੀ ਦਿਖਾਈ ਦੇ ਰਹੀ ਹੈ।

ਕਰੀਮ ਅਤੇ ਭਗਵਾ ਰੰਗ ਨਜ਼ਰ ਆ ਰਿਹਾ ਅਤੇ ਲਾਲ ਰੰਗ ਦਾ ਬੈਨਰ ਦਿਖਾਈ ਰਿਹਾ ਸਾਹਮਣੇ ਇੱਕ ਵਿਅਕਤੀ ਅਤੇ ਇੱਕ ਸਾਈਡ ਤੇ ਸੁੱਕਾ ਰੁੱਖ ਅਤੇ ਹਰਿਆ ਉਸ ਤੋਂ ਇਲਾਵਾ ਇੱਕ ਹਰੀ--

ਇਸ ਫੋਟੋ ਵਿੱਚ ਸਟੇਜ ਉੱਪਰ ਫਰੈਂਡ ਡੀ_ਜੇ ਐਂਟਰਟੇਨਮੈਂਟ ਲਿਖਿਆ ਦੇਖ ਰਿਹਾ ਤੇ ਨਾਲ ਮਿਊਜਿਕ ਸਿਸਟਮ ਦੇ ਬੋਕਸ ।

ਏਹ ਫੋਟੋ ਕਿਸੇ ਦੁਕਾਨ ਦੀ ਹੈ ਜਿੱਸ ਵਿੱਚ ਬਹੁਤ ਸਾਰੇ ਕੱਪੜੇ ਟੰਗੇ ਹੋਏ ਨਜ਼ਰ ਆ ਰਹੇ ਹਾਂ ਤੇ ਕੁਝ ਕੱਪੜੇ ਅਲਮਾਰੀਆਂ ਤੇ ਰੇਂਕਾਂ ਵਿੱਚ ਵੀ ਨਜਰ ਆਣ--

ਇੱਸ ਫ਼ੋਟੋ ਵਿੱਚ ਥੱਲੇ ਕੱਚਾ ਗਰਾਊਂਡ ਵਿਖਾਈ ਦੇ ਰਿਹਾ ਤੇ ਇੱਕ ਪੀਲੇ ਰੰਗ ਦਾ ਟਰੱਕ ਜਿੱਸ ਊਪਰ ਰੇਤਾ ਪਿੱਛੇ ਨਜ਼ਰ ਆ ਰਿਹਾ ਤੇ ਸਾਈਡਾਂ ਤੇ ਬੋਹੁਤ--

ਅਤੇ ਇਸ ਤੋਂ ਇਲਾਵਾ ਦੋ ਚਾਰ ਵਿਅਕਤੀ ਅਤੇ ਇੱਕ ਸਾਈਡ ਤੇ ਛੋਟੇ ਛੋਟੇ ਪੱਥਰ ਅਤੇ ਬੈਕ ਸਾਈਡ ਤੇ ਬਹੁਤ ਸਾਰੇ ਦਰਖੱਤ ਅਤੇ ਇਕ ਸਾਇਡ ਤੇ ਮੈਦਾਨ ਨਜ਼ਰ ਆ ਰਿਹਾ ਏ।

ਤੇ ਮਿਊਜਿਕ ਲਿਖਿਆ ਤੇ ਨਾਲ ਡੋਲਾ ਦੀ ਫੋਟੋ ਨਜ਼ਰ ਆ ਰਹੀ ਇਥੇ ਸਾਹਮਣੇ ਕੱਚ ਦੇ ਊਪਰ ਗੁਬਬਾਰੇ ਅਤੇ ਫੁੱਲਾਂ ਦੀਆਂ ਸਜਾਵਟ ਦਿਖਾਈ--

ਕਾਲ ਵਾਸਤੇ ਨੈਟ ਬਣਿਆ ਹੋਇਆ ਵੀ ਦੇਖ ਰਿਹਾ ਤੇ ਉਹਦੇ ਸਾਈਡ ਤੇ ਹਰੇ ਭਰੇ ਦਰਖਤ ਤੇ ਚਾਰ ਦਵਾਰੀ ਨਜ਼ਰ ਆਨ--

ਨਜ਼ਰ ਆਉਂਦੀਆਂ ਨੇ ਤੇ ਸਾਹਮਣੇ ਇੱਕ ਵਿਅਕਤੀ ਖੜਾ ਹੋਇਆ ਦਿਖਾਈ ਦਿੰਦਾ ਉੱਪਰ ਲਾਲ ਰੰਗ ਦੀਆਂ ਲਾਈਟਾਂ ਦੇਖ ਰਹੀਆਂ ਨੇ।